ਪਰ ਉਹਨੂੰ ਇੰਨੀ ਆਜ਼ਾਦੀ ਦੇ ਦਿੱਤੀ ਹੈ ਇੰਨੀ ਆਜ਼ਾਦੀ ਦੇ ਦਿੱਤੀ ਕਿ ਬੱਚਾ ਉਹ ਜਿੱਦਾਂ ਪਹਿਲੇ ਸੰਸਕਾਰੀ ਬੱਚੇ ਹੁੰਦੇ ਸੀ ਓਦਾਂ ਦੇ ਬੱਚੇ ਨਹੀਂ ਰਹੇ। ਮਾਪਿਆਂ ਦੇ ਅੱਗੇ ਬੋਲਦੇ ਹੁੰਦੇ ਹਾਂ ਮਾਪਿਆਂ ਨੂੰ ਕੁਛ ਸਮਝਦੇ ਨੀ ਹੁੰਦੇ ਹੈ, ਏਦਾਂ ਦੇ ਬੱਚੇ ਅੱਜ ਦੇ ਬਣ ਚੁੱਕੇ ਆ ਤੇ ਮੈਂ ਕੀ ਕਹਿੰਦੀ ਸੀਗੀ ਹਾਂਜੀ ਬਾਰਵੀਂ ਕੀਤੀ ਸੀ ਮਾਫ਼ੀ ਚਾਵਾਂਗੀ ਜਿਹੜੀ ਚੌਥੀ class ਦੇ ਵਿੱਚ ਸੀਗੀ

ਤੇ ਮੁੰਡੇ ਸਾਰੇ ਪੜ੍ਹਦੇ ਆ ਉੱਥੇ ਤੇ ਉੱਥੇ ਮੇਰਾ ਜਿਹੜਾ ਦਾਖਲਾ ਕਰਵਾਉਣ ਗਏ ਸੀਗੇ ਉਹਨਾਂ ਦੇ ਦੋਸਤ ਸੀਗੇ ਅੰਕਲ ਦੇ ਉਹ ਉਹਨਾਂ ਦੇ ਨਾਲ ਗੱਲ ਕੀਤੀ ਵੀ ਤੁਸੀਂ ਏਦਾਂ ਕਰੋ open board ਤੋਂ ਇਹਦੇ ਪੇਪਰ ਦਵਾ ਦਓ ਪੰਜਵੀਂ ਦੇ ਉਦੋਂ ਸਾਡੇ ਵੇਲੇ ਨਾ ਪੰਜਵੀਂ ਦੀ ਬੋਰਡ ਸੀਗੀ ਅੱਠਵੀਂ ਵੇਲੇ ਹਟ ਗਈ ਸੀ ਤੇ ਉਹਨਾਂ ਨੇ ਕਿਹਾ ਠੀਕ ਹੈ ਏਦਾਂ ਕਰ ਲੈਂਦੇ ਹਾਂ ਵੀ ਸਰਕਾਰੀ ਦੇ ਵਿੱਚ ਤਾਂ ਕੋਈ admission ਦੇ ਨੀ ਸਕਦਾ, ਦਿੰਦਾ ਹੀ ਨੀ ਹੈ ਬਿਨਾਂ ਉਸ ਤੋਂ

ਵੀ ਕੋਈ ਜ਼ਿਆਦਾ ਜਾਣਕਾਰੀ ਰੱਖੀ ਜਾਵੇ ਜਾਂ english ਵਗ਼ੈਰਾ ਜਾਂ ਫਿਰ ਆਹ ਦੁਨੀਆਂ ਦੇ ਯੰਤਰ ਉਦੋਂ ਪਹਿਲੀ ਪੜ੍ਹਾਈ ਤੇ ਉਦੋਂ ਇੰਨਾ ਕੁਛ ਖ਼ਾਸ ਮਹੱਤਵ ਹੀ ਨੀ ਸੀਗਾ ਜਨਮ ਪ੍ਰਮਾਣ ਪੱਤਰ ਦਾ, ਜਿਹੜਾ ਅੱਜ ਦੀ date ਤਰੀਕ ਦੇ ਵਿੱਚ ਮੰਗੀਦਾ ਹੈ। ਤੇ ਉਹਨਾਂ ਨੇ ਕੀ ਕੀਤਾ ਅਹ ਮੇਰੇ ਨਾ ਜਨਮ ਪ੍ਰਮਾਣ ਪੱਤਰ ਕਰਕੇ ਮੈਨੂੰ ਦਾਖਲਾ ਨਹੀਂ ਦਿੱਤਾ ਫਿਰ ਅੰਕਲ ਨੇ ਕਿਹਾ ਠੀਕ ਹੈ ਇ ਇਹਦਾ ਏਦਾਂ ਹੀ ਕਰਵਾ ਲੈਂਦੇ ਹਾਂ open board ਤੋਂ ਉਹਨਾਂ ਨੇ ਭਾਈ ਮੇਰਾ Open board ਤੋਂ ਦਾਖਲਾ ਕਰਵਾਇਆ ਮੈਂ ਉਹਨਾਂ ਦੇ ਘਰ ਰਹਿੰਦੀ ਪੜ੍ਹਦੀ ਤੇ ਉਹ ਮੈਨੂੰ ਬਹੁ ਵਧੀਆ ਵਧੀਆ ਕਿਤਾਬਾਂ ਲਿਆ ਕੇ ਦਿੰਦੇ ਸੀਗੇ ਮੈਨੂੰ ਅੱਜ ਵੀ ਯਾਦ ਹੈਗੀ ਹੈ ਇੱਕ ਮੈਂ ਕਿਤਾਬ ਪੜ੍ਹੀ ਸੀਗੀ ਕਿਰਨਾਂ ਮੈਨੂੰ ਬਹੁਤ ਹੀ ਜ਼ਿਆਦਾ ਪ੍ਰੇਰਿਤ ਕੀਤਾ ਉਹਨੇ ਤੇ ਮੈਂ ਉਹਨੂੰ ਪੂਰਾ ਪੜ੍ਹਕੇ ਹਟੀ ਜਦੋਂ ਵੀ ਮਤਲਬ ਮੈਨੂੰ time ਲੱਗਦਾ, ਜਦੋਂ ਵੀ ਮੈਨੂੰ ਸਮਾਂ ਮਿਲਦਾ ਸੀਗਾ ਮੈਂ ਉਹਨੂੰ ਥੋੜ੍ਹੇ ਭਾਵੇਂ ਥੋੜ੍ਹੇ ਪੜ੍ਹਾਂ ਇੱਕੋ ਹੀ page ਪੜ੍ਹਾਂ ਪਰ ਪੜ੍ਹਦੀ ਜ਼ਰੂਰ ਸੀਗੀ ਮੈਨੂੰ ਬਹੁ ਵਧੀਆ ਲੱਗੀ ਸੀ ਨੋਬਲ ਸੀਗਾ ਕਿਰਨ ਨਾਂ ਦਾ। ਤੇ ਮੈਂ ਪ ਸਾਰੇ ਉਹਨੂੰ ਪੜ੍ਹ ਪੜ੍ਹਾ ਕੇ ਮੇਂ ਇੰਨੀ ਜ਼ਿਆਦਾ ਪ੍ਰੇਰਿਤ ਹੋਈ ਕਿ ਮੈਂ ਅੰਕਲ ਨੂੰ ਕਿਹਾ ਵੀ ਅੰਕਲ ਮੈਨੂੰ ਹੋਰ ਵੀ ਲਿਆ ਕੇ ਦਓ ਤੁਸੀਂ ਇਹ ਮੈਂ ਹੋਰ ਪੜ੍ਹਾਂਗੀ। ਤੇ ਉਹਨਾਂ ਨੇ ਇੱਕ ਹੋਰ ਕਿਤਾਬ ਲਿਆ ਕੇ ਦਿੱਤੀ ਸੀ ਪਹਿਲੀ ਗੱਲ ਤਾਂ ਕਿਰਨਾਂ ਹੀ ਇੰਨੀ ਜ਼ਿਆਦਾ ਮੈਨੂੰ ਮਤਲਬ ਦਿਲ ਤੇ ਛੂਹ ਗਈ ਸੀਗੀ ਅੱਜ ਦੇ ਡੇ ਤਰੀਕ ਦੇ ਵਿੱਚ ਜਿਹੜੇ ਆਪਾਂ ਅਹ ਯੂਟਿਊਬ ਤੇ ਜਾਂ ਫਿਰ ਵੈਸੇ ਗੂਗਲ ਤੇ ਅਹ ਇਹ ਚੀਜ਼ਾਂ ਤੇ ਮੈਂ ਹੁਣੇ ਇਹਨਾਂ ਨਾਲੋਂ ਮੈਨੂੰ ਬਹੁਤ ਵਧੀਆ ਲੱਗੀ ਸੀਗੀ ਪਹਿਲਾਂ ਇਹ ਸਭ ਨਹੀਂ ਸੀਗਾ ਪਹਿਲੇ net ਵੀ ਨੀ ਹੁੰਦਾ ਸੀਗਾ ਤੇ ਮੈਂ ਪੜ੍ਹੀ ਉਹ, ਪੜ੍ਹਦੇ ਪੜ੍ਹਦੇ ਮੇਰੀ ਨਾ drawing ਬਹੁ ਵਧੀਆ ਸੀਗੀ। ਤੇ ਮੈਂ ਇੱਕ ਵਾਰੀ ਕੀ ਕੀਤਾ ਮੈਂ ਆਪਣੀ photo ਬਣਾਉਣ ਲੱਗੀ drawing ਕਰਨ ਲੱਗੀ ਤੇ ਆਪਣੀ ਬਣਾਉਂਦੇ ਬਣਾਉਂਦੇ ਮੈਂ ਕੀ ਕੀਤਾ ਸਵੇਤਾ ਤਿਵਾਰੀ ਦੀ ਤਸ਼ਵੀਰ ਬਣਾ ਛੱਡੀ, ਬਹੁ ਵਧੀਆ sketch ਸੀਗਾ ਕੁਛ ਲੱਗਦਾ ਸੀਗਾ। ਤੇ ਮੈਂ ਆਪ ਆਪਣੇ ਆਪ ਨੂੰ ਵੇਖਾਂ ਕਿਉਂਕਿ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਦੇਖ ਕੇ ਬਣਾ ਰਹੀ ਸੀਗੀ ਮੈਨੂੰ ਨੀ ਪਤਾ ਸੀਗਾ ਮੈਂ ਕੀ ਬਣਾ ਦਊਂਗੀ ਉਸ ਤੋਂ ਬਾਅਦ ਮੈਂ ਆਪ ਨੂੰ ਵੇਖਾਂ, ਵੇਖਾਂ ਤਾਂ ਇਸਦੇ ਵਿੱਚ ਸਵੇਤਾ ਤਿਵਾਰੀ ਦੀ ਤਸ਼ਵੀਰ। ਮੈਂ ਦੇਖ ਕੇ ਹੈਰਾਨ ਹੀ ਭਈ ਆਹ ਕੀ ਹੋਇਆ, ਫਿਰ ਚਲੋ ਕੋਈ ਗੱਲ ਨੀ ਮੈਂ ਅੰਕਲ ਨੂੰ ਦਿਖਾਇਆ ਮੈਂ ਕਿਹਾ ਅੰਕਲ ਆਹ ਵੇਖੋ ਮੈਂ ਮਤਲਬ ਇਉਂ ਤਾਂ ਦੱਸਿਆ ਨੀ ਵੀ ਮੈਂ ਆਪਣੀ ਬਾਅਦ ਚ ਦੱਸਿਆ ਵੀ ਅੰਕਲ ਮੈਂ ਆਪਣੀ photo ਬਣਾ ਰਹੀ ਸੀਗੀ ਮੈਂ ਸਵੇਤਾ ਤਿਵਾਰੀ ਦੀ ਤਸ਼ਵੀਰ ਬਣਾ ਛੱਡੀ। ਤੇ ਅੰਕਲ ਕਹਿੰਦੇ ਕਿ ਠੀਕ ਹੈ ਕੋਈ ਗੱਲ ਨੀ ਪੁੱਤ ਏਦਾਂ ਕਰ ਤੂੰ ਨਾ ਤੇਰਾ focus painting ਦੇ ਵਿੱਚ ਜ਼ਿਆਦਾ ਹੈਗਾ ਹੈ ਤੇ ਤੂੰ painting ਕਰਿਆ ਕਰ, ਠੀਕ ਹੈ ਮੈਨੇ ਕਿਹਾ ਠੀਕ ਹੈ ਅੰਕਲ ਜੀ। ਮੈਨੂੰ ਬਹੁ ਵਧੀਆ ਲੱਗਦਾ ਸੀਗਾ painting ਕਰਨਾ ਹੌਲੀ ਹੌਲੀ ਮਤਲਬ ਜ਼ਿੰਦਗੀ ਦੇ ਰੁਜ਼ਾਨ ਏਦਾਂ ਦੇ ਵਧੇ ਕਿ ਜ਼ਿੰਦਗੀ ਦੇ ਵਿੱਚ ਕਸ਼ਟ ਆਉਣ ਲੱਗੇ, ਜਿਹੜੇ ਆਂਟੀ ਸੀਗੇ ਉਹ ਮੈਨੂੰ ਇੱਕ ਅੱਖ ਨੀ ਦੇਖ ਸਕਦੇ ਸੀਗੇ, ਉਹਨਾਂ ਦੀ ਕੁੜੀ ਵੀ ਉਹ ਮਤਲਬ ਜਿੱਦਾਂ ਨੌਕਰ ਨੀ ਰੱਖਦੇ ਹੁੰਦੇ ਨੌਕਰ ਦੀ ਥਾਂ ਮੇਰੇ ਨਾਲ ਵਰਤਾਅ ਕਰਦੇ ਹੁੰਦੇ ਸੀਗੇ ਸਾਰੇ ਇਹਨਾਂ ਦੇ, ਇਹਦਾ ਮੁੰਡਾ ਸੀਗਾ ਅੰਕਲ ਦਾ ਉਹ ਉਹ ਵੀਰ ਜੀ ਬਹੁ ਵਧੀਆ ਸੀਗੇ ਉਹਨਾਂ ਨੇ ਕਦੇ ਮੇਰੇ ਨਾਲ ਕੋਈ ਭੇਦਭਾਅ ਨਾ ਕੀਤਾ ਕੋਈ ਫਾਲਤੂ ਗੱਲ ਵੀ ਨੀ ਕਰਦੇ ਸੀ, ਉਹ ਮੈਨੂੰ ਪੜ੍ਹਾਉਂਦੇ ਵੀ ਹੁੰਦੇ ਸੀਗੇ ਪਰ ਆਂਟੀ ਮੈਥੋਂ ਚਿੜ੍ਹਦੀ ਹੁੰਦੀ ਸੀਗੀ ਉਹ ਰੱਬ ਹੀ ਜਾਣੇ ਕਿਉਂ ਚਿੜ੍ਹਦੀ ਹੁੰਦੀ ਸੀ ਮੈਂ ਤਾਂ ਛੋਟੀ ਜਿਹੀ ਨਿਆਣੀ ਸੀਗੀ। ਮੈਥੋਂ ਸਾਰਾ ਕੰਮ ਵੀ ਕਰਵਾਉਣਾ ਤੇ ਮੈਂ ਆਪਣਾ ਟਾਇ ਅਹ ਸਮਾਂ ਕੱਢ ਕੇ ਪੜ੍ਹਦੀ ਵੀ ਹੁੰਦੀ ਸੀ ਉਹਨਾਂ ਦੇ ਘਰੇ ਇੱਕ ਨੌਕਰਾਣੀ ਕੰਮ ਕਰਨ ਆਉਂਦੀ ਸੀਗੀ ਉਹ ਮੈਥੋਂ ਬਹੁਤ ਚਿੜ੍ਹਦੀ ਹੁੰਦੀ ਸੀਗੀ ਇੱਕ ਤਾਂ ਉਹ ਮੈਨੂੰ ਦੇਖ ਕੇ ਰਾਜੀ ਨੀ ਉਹ ਸੋਚਦੀ ਸੀਗੀ ਵੀ ਇਹ ਖਾਣਾ ਬਣਾਵੇ ਘਰਦਾ ਕੰਮ ਕਰੇ, ਸਾਫ਼ ਸਫਾਈਆਂ ਕਰੇ ਤੇ ਛੋਟਾ ਮੋਟਾ ਤਾਂ ਕੰਮ ਮੈਂ ਕਰ ਹੀ ਲੈਂਦੀ ਸੀਗੀ ਖੈਰ ਕਿਉਂਕਿ ਮਾਪਿਆਂ ਤੋਂ ਦੂਰ ਉੱਥੇ ਰਹਿਣਾ ਤੇ ਕੋਈ ਇੰਨਾ ਆਪਣੇ ਬੱਚੇ ਵਾਂਗ ਕੋਈ ਨੀ ਰੱਖਦਾ ਹੁੰਦਾ ਹੈ ਸਾਰਾ ਕੰਮ ਕਰਨਾ ਜੀ ਮੈਂ ਅਹ ਤੇ ਪੜ੍ਹਾਈਆਂ ਵੀ ਕਰਨੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦਾ ਖਿਆਲ ਰੱਖਣਾ ਕਿਉਂਕਿ ਅੰਕਲ ਜਾਂਦੇ ਸੀਗੇ ਅੰਕਲ ਠੇਕੇਦਾਰ ਸੀਗੇ, ਅੰਕਲ ਆਪਣੇ ਕੰਮ ਤੇ ਨਿੱਕਲ ਜਾਂਦੇ ਤੇ ਆਂਟੀ ਜਿਹੜੇ ਸੀਗੇ ਉਹ ਇੱਕ ਅਧਿਆਪਕਾ ਸੀਗੀ। ਤੇ ਜਿਹੜੀ ਦੀਦੀ ਸੀਗੇ ਉਹ ਡੈਲ company ਹੈ ਉਹਦੇ ਵਿੱਚ ਲੱਗੇ ਹੋਏ ਸੀਗੇ ਤੇ ਵੀਰ ਜੀ ਪੜ੍ਹਾਈ ਕਰਦੇ ਹੁੰਦੇ ਸੀਗੇ ਉਦੋਂ ਅਹ ਵਕੀਲ ਦੀ ਹੁਣ ਤੋਂ ਅੱਜ ਦੀ ਤਰੀਕ ਦੇ ਵਿੱਚ ਤਾਂ ਉਹ advocate ਬਣੇ ਹੋਏ ਆ ਵਕੀਲ ਨੇ ਉਹ। ਤੇ ਵਧੀਆ ਉਹਨਾਂ ਦਾ ਸਾਰਾ system ਸੀਗਾ ਹੁਣ ਸਾਰਿਆਂ ਦੇ ਬੱਚੇ ਨਿਆਣੇ ਸਾਰੇ ਹੋ ਚੁੱਕੇ ਆ ਵੱਡੇ ਵੀ ਹੋ ਹੋ ਚੁੱਕੇ ਆ ਅੱਠ ਅੱਠ ਦਸ ਦਸ ਸਾਲ ਦੇ ਬੱਚੇ ਹੋ ਚੁੱਕੇ ਤੇ ਉਹਨਾਂ ਨੂੰ ਨਾ ਏਦਾਂ ਹੀ ਮਤਲਬ ਮੈਂ ਉਹਨਾਂ ਦੇ ਘਰ ਲਗਪਗ ਲਗਪਗ ਸੱਤ ਅੱਠ ਮਹੀਨੇ ਕੱਢੇ ਮੈਂ ਪੰਜਵੀਂ ਦੇ ਪੇਪਰ ਦਿੱਤੇ ਪੇਪਰ ਮੇਰੇ ਮੁਹਾਲੀ ਦੇ ਵਿੱਚ ਹੋਏ ਸੀਗੇ, ਪੇਪਰਾਂ ਤੋਂ ਬਾਅਦ ਮੈਂ ਕੰਨ ਫੜ੍ਹ ਲਏ ਵੀ ਮੈਂ ਉੱਥੇ ਨੀ ਜਾਣਾ। ਮੈਨੂੰ ਆਂਟੀ ਕਹਿਣ ਵੀ ਚੱਲਣਾ ਹੈ ਚੱਲਣਾ ਹੈ ਮੈਨੂੰ ਇੱਕ ਦੋ ਵਾਰੀ ਮਨਾ ਕੇ ਲੈ ਕੇ ਗਏ ਸੀਗੇ, ਮੇਰੇ ਪੈਰ ਸੁੱਜ ਗਏ ਸੀਗੇ ਭਾਈ ਉੱਥੇ ਕਿਉਂਕਿ ਇੰਨਾ ਕੰਮ ਕਰਨਾ ਪੈਂਦਾ ਸੀਗਾ ਰੱਬ ਹੀ ਬਚਾਏ ਏਦਾਂ ਦੇ ਲੋਕਾਂ ਤੋਂ ਆਂਟੀ ਕਰਕੇ ਆਂਟੀ ਬੜੇ ਖਤਰਨਾਕ ਸੀਗੇ ਤੇ ਉਹਨਾਂ ਨੇ ਮੰਮੀ ਨੇ ਫਿਰ ਮਨਾ ਕਰ ਦਿੱਤਾ, ਮੈਂ ਆਪਣੇ ਕੁੜੀ ਨੂੰ ਉੱਥੇ ਭੇਜਣਾ ਹੀ ਨੀ ਹੈ ਅੱਗੇ ਦੀ ਕਹਾਣੀ ਮੈਂ ਦੂਜੇ ਚ ਦੱਸਦੀ ਹੈ, ਚੰਗਾ ਜੀ।

ਬੱਸ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਚਾਹੁੰਣੀ ਹਾਂ ਇੱਕ ਵਿਸ਼ਾ ਹੈ ਮੇਰੇ ਕੋਲ ਕੀ ਪਿੰਡ ਦਾ ਸਰਪੰਚ

ਪਿੰਡ ਦਾ ਸਰਪੰਚ ਸੁਝਵਾਨ ਹੋਣਾ ਚਾਹੀਦਾ

ਦੇ ਵਿੱਚ ਤਾਂ MC ਚੱਲਦੇ ਹਨਾਂ ਮਹੱਲੇਦਾਰ ਇੱਕ ਤਰ੍ਹਾਂ ਦਾ ਮੁੱਖੀ ਹੁੰਦਾ ਉਹ ਮਹੱਲੇ ਦਾ ਹਨਾ ਤਾਂ ਇਸ ਤਰ੍ਹਾਂ ਪਿੰਡ ਦਾ ਮੁੱਖੀ ਜਿਹੜਾ ਸਰਪੰਚ ਹੁੰਦਾ

ਪੰਜ ਪੰਚਾਇਤ member ਨਾਲ ਹੁੰਦੇ ਨੇ ਨਾ

depend ਕਰਦਾ ਵੀ ਕਿੰਨਾ ਵੱਡਾ ਪਿੰਡ ਕਿਤੇ ਸੱਤ member ਆ ਕਿਤੇ ਪੰਜ member ਆ ਕਿਤੇ ਨੋ member ਆ

ਅੱਛਾ main ਗੱਲ ਇਹ ਹੁੰਦੀ ਆ ਕੇ ਸਰਪੰਚ ਜਿਹੜਾ ਪਿੰਡ ਦਾ ਹੈ ਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਪੜਿਆ ਲਿਖਿਆ ਸੂਝਵਾਨ ਕਿਉਂਕਿ ਪਹਿਲਾਂ ਦਾ ਦੇਖੋ ਇੱਕ ਮੈਂ ਤੁਹਾਨੂੰ ਦੱਸਾ ਬਾਹਰ ਜਾਕੇ ਵੀ ਅਹ ਘਰਾਂ ਦੇ ਵਿੱਚ ਤਾਂ ਸਾਰੇ ਫ਼ੈਸਲੇ ਆਮ ਸਰਪੰਚ ਕਰਵਾ ਦਿੰਦੇ ਸੀ ਲੇਕਿਨ ਲਿੱਖਤ ਪੜਤ ਦੇ ਵਿੱਚ ਬੜੀ ਮੁਸ਼ਕਿਲ ਆਉਦੀ ਸੀ ਕਿਤੇ ਨਾ ਕਿਤੇ ਪਿੰਡ ਦੇ ਲੋਕਾਂ ਨੂੰ ਹਨਾਂ ਤੇ ਅੱਜ time ਵਿੱਚ ਬਹੁਤ ਕੁੱਛ ਬਦਲ ਗਿਆ ਹਰ ਇੱਕ ਬੱਚਾ ਪੜਿਆ ਲਿੱਖਿਆ ਹਰ ਇੱਕ ਸਰਪੰਚ ਵੀ ਫ਼ੇਰ ਉਸ ਤਰ੍ਹਾਂ ਦਾ ਹੀ ਹਨਾ ਤਾਂ ਤੁਸੀਂ ਦੱਸੋ ਕੇ

ਪੜ੍ਹਿਆ ਲਿੱਖਿਆ ਹੋਣਾ ਚਾਹੀਦਾ ਹੈ ਸੂਝਵਾਨ ਹੋਣਾ ਚਾਹੀਦਾ ਹੈ ਘੱਟੋ ਘੱਟ plus two matrix ਹੋਣਾ ਜਰੂਰੀ ਏ

ਕਿਉਂਕਿ ਜਿਹੜੇ ਕੋ ਫ਼ੈਸ਼ਲੇ ਲਿੱਖਣ ਵਾਸਤੇ ਫ਼ੇਰ ਕਿਸੇ ਨੂੰ ਨਾ ਪਿੰਡ ਚ ਹੋਰ ਨੂੰ ਸੱਦਨਾ ਪੈਂਦਾ ਸੀ ਜਿਹੜਾ ਕੀ ਹੋਰ ਜਿਆਦਾ ਪੜ੍ਹਿਆ ਲਿੱਖਿਆ ਹੈ

ਅਗੁੱਠਾ ਛਾਪ ਸਰਪੰਚ ਬਣ ਤਾਂ ਜਾਂਦੇ ਆ

ਤੇ ਉਹਨਾ ਨੂੰ ਫ਼ੇਰ ਲਿਖਣ ਦੀ ਬੜੀ ਦਿੱਕਤ ਆਉਦੀ ਹੈ ਉਹ member ਹੁੰਦਾ ਹੈ ਜਿਹੜਾ ਉਹ ਕਹਿੰਦਾ ਮੇਰੇ ਕੋਲ ਹੈ ਸਾਰੀ ਚਾਬੀ ਤੇਰੀ

ਠੀਕ ਏ ਤੇ ਇੱਦਾਂਤਾਂ ਨਹੀਂ ਕੋਈ ਜਰੂਰੀ ਹੈਗੀ ਗੱਲ ਬਾਤ ਕੇ ਪਿੰਡ ਦਾ ਜਿਹੜਾ ਸਰਪੰਚ ਹੈ ਹੋ ਸਿਰਫ਼ gents ਹੋਣਾ ਚਾਹੀਦਾ ਹੈ lady ਨਹੀਂ

ਇਹ ਕੋਟੋ ਲਾਏ ਪਾਏ ਹੁਣੇ ਏ

ਦੋ ਸਾਲ ਬਾਅਦ ਮਤਲਬ ladies ਸਰਪੰਚ ਬਣਦੀ ਹੈ ਸਾਲ ਬਾਅਦ SC ਸਰਪੰਚ ਬਣਦਾ ਹੈ ਫ਼ੇਰ general ਬਣਦਾ ਹੈ ਇਹ ਟਰਨਾ ਹੁੰਦੀਆਂ ਨੇ

ਇਹ ਵੋਟਾ ਤੇ depend ਆ ਵੀ ਉਹਦੀ ਕਿੰਨੀ ਕ਼ ਆਪਸ ਵਿੱਚ ਬਣੀ ਹੋਈ ਹੈ ਕਿੰਨੀ ਕ਼ vote ਉਹ ਤੇਅ ਕਰਦਾ ਹੈ ਕਿੰਨੀ ਕ਼ public ਉਹਨੂੰ ਚਾਹੁੰਣੇ ਹੈ

ਹਮ ਠੀਕ ਏ ਵਧੀਆ ਗੱਲ ਹੈ ਹਨਾਂ ਪੜਿਆ ਲਿਖਿਆਂ ਹੋਵੇ ਸੂਝਵਾਨ ਹੋਵੇ ਪਿੰਡ ਦੀ ਤਰੱਕੀ ਚਾਉਣ ਵਾਲਾ ਹੋਵੇ ਹਨਾ

ਇਹ ਆ ਵੀ ਮੈਂ ਇਹ ਸੋਚਦੀ ਹਾਂ ਵੀ ਇੱਕਲਾ ਸਰਪੰਚ ਨਹੀਂ ਪੜਿਆ ਲਿਖਿਆਂ ਹੋਣਾ ਚਾਹੀਦਾ

ਅੱਛਾ ਮੈਨੂੰ ਪਤਾ ਲੱਗਿਆ ਤੁਸੀਂ ਖੁੱਦ ਵੀ ਸਰਪੰਚ ਰਹੇ ਹੋ ਹਾਂਜੀ ਹਾਂਜੀ ਮੈਂ ਰਹੀ ਤਾਂ election ਪੰਚੀ ਦੀ ਲੜੀ ਸੀਗੀ

ਮੇਰੀਆਂ or ਸਰਪੰਚ ਦੀਆਂ ਵੋਟਾਂ same ਸੀਗੀਆਂ

ਤੇ ਇਸ ਕਰਕੇ ਮੈਨੂੰ wise ਸਰਪੰਚ ਬਣਾ ਤਾਂ ਸੀਗਾ ਮੈਬਰਾਂ ਨੇ ਦੂਜੀ ਗੱਲ ਮੈਨੂੰ ਸਰਪੰਚੀ ਤਾਂ ਕਰਨੀ ਪੈ ਗਈ ਜਿਆਦਾ ਕੇ ਮੇਰੇ ਜਿਹੜੇ member ਸੀ ਮੇਰੇ ਨਾਲ ਪੰਜ member ਸੀਗੇ ਤੇ ਦੂਜਿਆਂ ਨਾਲ ਤਿੰਨ member ਤੇ

ਕਈ ਪਿੰਡਾਂ ਚ ਐਵੇਂ ਹੁੰਦਾ ਨਾ ਸੰਮਤੀ ਨਾਲ ਹੀ ਬਣਾ ਦਿੰਦੇ ਨੇ ਸੰਮਤੀ ਨਾਲ ਬਣਾ ਤਾਂ ਦਿੰਨੇ ਆ ਉਹ ਸਿਰਫ਼ ਇੱਕ ਲਾਲਚ ਦੇ ਦਿੰਦੀ ਆ ਸਰਕਾਰ ਵੀ ਅਸੀਂ ਇਹਨਾ ਪੈਸਾ ਦਹੁਗੇ ਇੰਨਾ ਦਹੁਗੇ ਹੁਣ ਅਸੀਂ ਦੋ ਵਾਰੀ ਸੰਮਤੀ ਨਾਲ ਸਰਪੰਚ ਬਣਾਇਆ ਵੀ ਆ ਸਾਨੂੰ ਨਹੀਂ ਲੱਗਦਾ ਕੀ ਕੋਈ ਪੈਸਾ ਸਰਪੰਚ ਨੂੰ ਦਿੱਤਾ ਸਰਕਾਰ ਨੇ ਕਹਿੰਦੇ ਤੇ ਜਿਹੜਾ ਸੰਮਤੀ ਨਾਲ ਬਣਾਉ ਇਹਨੂੰ ਤਿੰਨ ਲੱਖ ਦੋ ਲੱਖ ਦਿੰਨੇ ਆ ਕੁੱਛ ਇਸ ਤਰ੍ਹਾਂ ਦਾ ਮੁੱਦਾ ਮੁਹਰੇ ਆਇਆ ਨਹੀਂ

ਜੇ ਕੋਈ ਆਇਆ ਤਾਂ last ਸਰਪੰਚ ਨੂੰ ਰੱਖਣਾ ਚਾਹੀਦਾ ਹੈ

ਸਾਰਾ ਜਦੋਂ ਅਜਲਾਸ ਰੱਖਿਆ ਜਾਂਦਾ ਹੈ ਨਾ ਇਹਦੇ ਵਿੱਚ ਦੱਸਣਾ ਚਾਹੀਦਾ ਹੈ

ਸ਼ੁਰਆਤ ਤਾਂ ਇਹ ਜਦੋਂ ਸਰਪੰਚ ਪੰਚ ਚੁਣੇ ਜਾਂਦੇ ਏ

ਉਹ ਤੇ ਬਾਅਦ ਇੱਕ ਮੱਤਾ ਲਿਖਦੇ ਹੈ ਪੰਚਾਇਤ ਦਾ ਸੈਕਟਰੀ ਆਕੇ

ਵੀ ਅਸੀਂ ਸਾਰੇ ਇਸ ਨਾਲ ਸਹਿਮਤ ਰਹਾਗੇ ਸੋਂਹ ਚੁਕਾਦੇ ਨੇ

ਉਹਦੇ ਵਿੱਚ ਮੁੱਖ ਮੰਤਰੀ ਵੀ ਸੋਂਹ ਚਕਾਉਂਦਾ

ਸਰਪੰਚਾ ਨੂੰ ਪੰਚਾ ਨੂੰ ਉੱਥੇ ਬੁਲਾਣੇ ਹੈ ਵੀ ਆਪਣੀ ਇਮਾਨਦਾਰੀ ਨਾਲ ਕੰਮ ਕਰੋ ਤੁਸੀਂ

ਵਾਰੀ ਇਹ ਹੁੰਦਾ ਕੋਈ ਮਤਾ ਅਜਿਹੇ ਜਾ ਹੁੰਦਾ ਜਿੱਥੇ ਪੰਚ ਸਹਿਮਤ ਹੀ ਨਹੀਂ ਹੁੰਦੇ ਹੈਗੇ

ਕਈ ਜਗ੍ਹਾ ਇਹ ਜੀ ਟਿੱਵਰੀ ਅੜ ਜਾਂਦੀ ਹੈ ਵੀ ਜ਼ੇ ਫਲਾਣੇ ਨੇ sign ਕੀਤੇ ਜਿਵੇਂ ਅਨਪੜ ਹੁੰਦੇ ਏ

ਉਹ ਕਹਿੰਦੇ ਜ਼ੇ ਫਲਾਣੇ sign member ਨੇ ਕਰਨੇ ਆ ਮੈਂ ਤਾਂ ਕਰੂ

ਸੋਚਦੇ ਨਹੀਂ ਇਹਦਾ ਮਤਲਬ ਕੀ ਹੈ ਸਾਨੂੰ ਕਾਹਦੇ ਵਾਸਤੇ ਸਰਪੰਚ ਪੰਚ ਬਣਾਇਆ ਗਿਆ ਹੈ

ਵੀ ਅਸੀਂ ਇਹਨੂੰ ਪਹਿਲਾਂ ਪੜੀਏ ਸੁਣੀਏ ਸਮਝੀਏ ਵੀ ਇਹ ਨਹੀਂ ਪਤਾ ਲੱਗਦਾ ਤਾਂ ਅਸੀਂ ਸਰਪੰਚ ਨੂੰ ਪੁੱਛ ਲਈਏ ਸਰਪੰਚ ਸਾਹਿਬ ਇਹ ਕਾਹਦਾ ਮਤਾ ਹੈ ਇਹਦਾ ਆਪਾਂ ਨੂੰ ਪਿੰਡ ਨੂੰ ਕੀ benefit ਹੋਉਗਾ ਅਹਿਜੇ ਚੀਜ਼ਾਂ ਲੋਕ ਪੁੱਛਦੇ ਨਹੀਂ ਇੱਕ ਦੂਹੇ ਦੇ ਮਗਰ ਲੱਗ ਜਾਂਦੇ ਹੈ ਜ਼ੇ ਫਲਾਣੇ ਨੇ sign ਕਰੇ ਹੈ ਮੈਂ ਵੀ ਤਾਂ ਕਰੂਗਾ ਨਹੀਂ ਮੈਂ sign ਨਹੀਂ ਕਰਦਾ

ਉਹ ਤੇ ਸਾਡਾ ਵੀ ਇੱਕ ਦੋ ਵਾਰੀ ਹੋਇਆ ਹੈ ਕਈ ਸਰਪੰਚ ਧੱਕਾ ਵੀ ਕਰਦੇ ਨੇ

ਭਾਵੇਂ ਉਹਦੇ ਨਾਲ ਦੋ member ਹੋਣ ਚਾਰ ਦੂਜੇ ਪੰਜ ਚਾਰ ਇੱਕਠੇ ਹੋਣ ਇੱਕ ਪਾਸੇ

ਉਹ ਪਤਾ ਕੀ ਕਰਦੇ ਹੈ ਉਹ ਇੱਕ member ਤੋਂ ਡਰੀ ਜਾਂਦਾ ਜ਼ੇ ਉਹ sign ਕਰਨੇ ਨੂੰ ਉਹ member ਆਪ ਤਾਂ ਖੇਤਾਂ ਚ ਫਿਰਦਾ ਹੁੰਦਾ ਹੈ

ਸਰਪੰਚ ਨਾ ਚਾਰ member ਇੱਕਠੇ ਕਰ ਲਹੂਗਾ ਵੀ ਆਜੋ ਜੀ ਆਪਾਂ ਨੇ ਮਤਾ ਪਾਉਣਾ ਵੀ ਸਰਪੰਚਾਂ ਨੇ ਪੰਚਾਂ ਨੂੰ ਬੁਲਾਇਆ ਹੋਇਆ ਕਿਸੇ ਵੀ ਸਾਂਝੀ ਜਗ੍ਹਾ ਤੇ ਬੈਠ ਕੇ ਵੀ ਕਰ ਸਕਦੇ ਹਾਂ ਉਹਦੇ ਘਰ ਜਾਕੇ ਵੀ ਕਰ ਸਕਦੇ ਹਾਂ ਆਪਾਂ

ਸਰਪੰਚ ਇਹ ਨਹੀਂ ਸੋਚਦਾ ਵੀ ਜਿਹੜੇ ਚਾਰ ਬੰਦੇ ਮੇਰੇ ਘਰ ਆਏ ਆ ਵੀ ਉਹ ਮੇਰੀ ਇੱਜਤ ਵੱਧ ਕਰਦੇ ਹੈ

ਮੰਨਲੋ ਜ਼ੇ ਇੱਕ ਬੰਦਾ ਬਾਹਰ ਆਪਣੇ ਖੇਤਾਂ ਚ ਕੰਮ ਕਰਦਾ ਏ ਉਹ ਰਜਿਸਟਰ ਚੱਕਕੇ ਉਹ ਖੇਤ ਆਲੇ ਕੋਲ ਭੱਜ ਜਾਂਦਾ ਏ ਪੰਜ ਨੂੰ zero ਕਰ ਜਾਂਦਾ

ਫ਼ੇਰ ਉਹ ਘਰ ਘਰ ਰਜਿਸਟਰ ਚੱਕਦੇ ਨੇ ਫ਼ੇਰ member ਤਾਂ ਤਿੜਕਣ ਗਏ ਹੀ

ਕਿਉਂਕਿ ਹੁਣ ਅੱਜਕਲ general knowledge ਬਹੁਤ ਜਿਆਦਾ ਵੱਧ ਗਈ ਹਰ ਬੰਦਾ ਆਪਣੀ ਮਤਲਬ ਚਾਹੁੰਦਾ ਸਾਡੀ ਉਹ ਹੋਵੇ ਵਧੀਆ ਬਣੀ ਪਈ ਹੋਵੇ ਦੂਏ ਨੂੰ ਦੇਖਣਾ ਵਧੀਆ ਲੱਗੇ

ਬਿਲਕੁਲ ਕੋਈ ਵੀ ਸਰਪੰਚ ਬਣਦਾ ਹੈ ਉਹ ਅਹਿਜਾ ਕੋਈ ਵੀ member ਮੁੱਦਾ ਨਾ ਆਉਣ ਦਵੇ ਜ਼ੇ ਕਿਤੇ ਆ ਵੀ ਜਾਂਦਾ ਹੈ

ਤਾਂ ਪੈਸੇ ਲੋ ਜਿਹੜੇ member ਇੱਕਠੇ ਹੋਕੇ ਤੁਹਾਡੇ ਘਰ ਗਏ ਹੈ ਉਹਨਾ ਨੂੰ ਦੋ

ਜ਼ੇ ਮੰਨਲੋ ਇੱਕ member ਤੇ ਤੁਸੀਂ sign ਕਰਾ ਲਏ ਸੱਤ member ਨਹੀਂ ਕਰਦੇ ਉਹਦੀ ਕਿਹਾ value ਰਹੇਗੀ ਮਗਰ ਕੋਈ value ਨਹੀਂ ਹੈ

value ਆਪੇ ਨਹੀਂ ਹੈ ਜਦੋਂ ਉਹਨਾ ਨੇ

ਕਈ ਵਾਰੀ ਇਹਦੇ ਚ ਬਹਿਸ ਬਾਜੀ ਵੀ ਹੋ ਜਾਂਦੀ ਹੈ ਮਤਾ ਵੀ cancel ਕਰਨਾ ਪੈਂਦਾ ਹੈ

ਅੱਛਾ ਜਿਹੜੇ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਏ ਕੇ normal ਜਿਵੇਂ ਆਗਨਵਾੜੀ center ਸਹੀਂ ਨਹੀਂ ਸਨ ਪਹਿਲਾਂ ਹਨਾ ਤੇ ਪੱਕੇ ਨਹੀਂ ਸਨ ਹੈਗੇ washroom ਠੀਕ ਨਹੀਂ ਸਨ school ਦੇ ਵਿੱਚ school ਵੀ ਉਹਨਾ ਦੇ ਅਹ ਜਿਆਦਾ building ਵਧੀਆ ਨਹੀਂ ਹੈਗੀ ਹਨਾ ਤੇ ਉਵੇ ਦੀਆਂ school ਨੁੰ ਲੈਕੇ ਜਾਂ ਪਿੰਡਾਂ ਦੇ ਗੁਰੂਦੁਵਾਰਿਆ ਨੂੰ ਲੈਕੇ ਜਾਂ ਗ੍ਰੰਥੀ ਸਿੰਘ ਨੂੰ ਲੈਕੇ ਪਿੰਡਾਂ ਦੇ ਵਿੱਚ ਤੇ ਜਾਂ ਫ਼ਿਰ ਪਿੰਡ ਦਾ ਕੋਈ ਹੋਰ ਸ਼ਾਮਲਾਟ ਜਮੀਨਾਂ ਹੁੰਦੀਆਂ ਨੇ ਹਨਾ ਉਹਨਾ ਨੂੰ ਲੈਕੇ ਜਿਹੜੇ ਝਗੜੇ ਉੱਠਦੇ ਏ ਸਰਪੰਚ ਨੂੰ ਉਵੀ ਤਾਂ ਆਪਣੇ level ਤੇ ਹੀ ਸੁਝਾਅ ਲੈਂਦਾ ਹੈ ਕੇ ਕਿਤੇ ਬਾਹਰ ਜਾਣਾ ਪੈਂਦਾ ਹੈ ਦੇਖੋ ਜੀ ਜਿਹੜਾ ਗੁਰੂਦੁਆਰੇ ਦਾ ਫੈਸਲਾ ਤੁਸੀਂ ਕਹਿਣੋ ਕੋਈ ਰੋਲਾ ਰੱਪਾ ਹੋ ਗਿਆ ਇਹ ਹੈਗਾ ਕੰਮ ਕਮੇਟੀ ਦਾ main

ਉਹ ਪੰਚਾਇਤ ਦੇ under ਨਹੀਂ ਹੁੰਦਾ ਹਾਂ ਸੰਮਤੀ ਨਾਲ ਪੰਚਾਇਤ ਦੇ ਦੱਸ member ਇੱਕਠੇ ਹੋਗੇ ਉਹ ਗੱਲ ਵੱਖਰੀ ਹੈ